ਪੁਝ ਗਈ ਘਰ ਆਇਆ ਕਰਦੀ ਵਾਜ਼

ਅਛਾ ਹੋਰ ਹੋਰ ਠੀਕ ਹੈ

ਉਹ ਵੀ ਹੈ

ਮੈਂ ਤੇ ਆਜਾਂ ਮੈਂ ਤੇ ਆਜਾਂ

ਅਛਾ

ਇਹਦਾ ਵੀ ਰਾਤ ਨੂੰ business ਚਲਦਾ ਓਧਰ ਦੇਖ phone ਤੇ ਲਗਿਆ ਹੋਇਆ ਇਹ ਵੀ

ਮਿੰਟੂ

ਇਹ ਵੀ ਛਡ

ਲਗਦਾ ਕੁਝ ਹਿਸਾਬ-ਕਿਤਾਬ ਏਦਾਂ ਹੀ customer ਖੜੇ ਨੇ

customer ਖੜ੍ਹੀ ਵੀ ਸੀ ਦੋ ਤਿੰਨ

ਲਗੇ ਆ ਇਕ ਨੂੰ ਆਵਾਜ਼ ਨਹੀਂ ਮਾਰੀ scoter motorcycle ਨੇ

ਹੂ ਅਜ ਦਰਾ ਘਰਾਂ ਨੂੰ ਨਹੀਂ ਲੈ ਕੇ ਗਿਆ ਓਥੇ ਖੜਾਏ ਹੋਏ ਮੰਦਰ ਕੋਲੇ ਚਲ ਗਏ customer ਚਲ ਗਏ ਆ ਕਲਾ ਹੀ ਰਹਿ ਗਿਆ ਹੁਣ ਉਹ ਤਾਂ ਆ ਆਪਾਂ ਤੇ phone ਕਰਨ ਲਗੇ ਆਂ ਅਬ ਆਉਣਾ ਹੀ ਹੂ ਸ਼ਰੀ ਦੇਵੀ ਨੇ ਮਨਾ ਲਿਆ ਹੋਣਾ

ਮੈਂ ਕਿਹਾ ਸੁਣੀ ਦੇਵ ਮਨਾ ਲਿਆ ਹੋਣਾ customer ਮਨਾ ਲਹੇ ਹੋਣੇ ਸ਼ਨੀ ਦੇਵ ਨੂੰ ਤੇ ਲਗਿਆ ਪਤਾ ਪਹਿਲੇ ਮਨਾਉਣ ਇਹੇ ਬਸ ਹੁਣ customer ਮਨਾ ਲੈ ਹੋਰ ਉਹਨੂੰ ਲਗਿਆ ਪਤਾ ਕਰਨ ਨੂੰ ਜਗਾਉਣ ਲਗੇਆ ਪਤਾ ਕਹਿੰਦਾ ਰਾਤ ਹੋ ਗਈ

ਉਹਨੂੰ ਬਿਚਾਰੇ ਨੂੰ ਸੋਹਣਾ ਹੁੰਦਾ ਹੈ ਇਹ ਉਠਾਉਂਦਾ ਹੈ ਜਾ ਕੇ ਹੋਰ ਇਹਨੂੰ ਰਾਤ ਨੂੰ ਚੇਤਾ ਆਉਂਦਾ ਹੈ ਲੋਕਾਂ ਨੂੰ ਸਵੇਰ ਨੂੰ ਚੇਤਾ ਆਉਂਦਾ ਹੈ ਭਗਵਾਨ ਇਹਨੂੰ ਰਾਤ ਨੂੰ ਆਉਂਦਾ ਨਾ ਸਵੇਰ ਨੂੰ ਵੀ ਆਉਂਦਾ ਹੈ ਮੰਦਰ ਨਠੇਆ ਨਠੇਆ ਹੁ

ਨਿਆਣਿਆਂ ਨੂੰ ਦੇਖੋ ਤੁਸੀਂ

ਨਿਆਣਿਆਂ ਨੂੰ ਦੇਖੋ ਤੁਸੀਂ delhi ਚਕ ਦੇਉ ਏਧਰ ਭੋਲੇ ਸ਼ੰਕਰ ਨੂੰ ਏਹਦਾ ਪਾਣੀ ਪਾਉਂਦੇ ਸੀ ਨਾ ਬਈ ਜਬਰਦਸਤੀ ਹੀ ਪਾਇਆ ਕਰਦੇ ਸੀ ਉਹ ਡੋਲੁ ਇਕ ਦਮ ਹੀ ਸੁਟ ਦੇਂਦਾ ਸੀ ਚਲ ਮੇਰੇ ਭਾਈ ਸ਼ਾਮ ਨੂੰ ਜਾ ਬਹਿੰਦਾ ਸੀ ਸ਼ਾਮ ਨੂੰ ਵੀ ਜਾਂਦਾ ਥੋੜ੍ਹੀ ਸੀ ਉਹਨੇ ਪਟੀ ਕਰਨੀ ਉਹਨੇ ਇਹ ਨਹੀਂ ਦੇਖਣਾ ਸਾਡੀ ਬਤੀ ਜਗੀ ਨਹੀਂ ਜੋਗੀ ਕੁਝ ਨਹੀਂ ਉਹਨੇ ਬਾਹਰ ਦਾ bulb ਜਗਣਾ ਆਪਣੇ ਵਾਸਤੇ ਤੀਲੀ ਥਲੇ ਹੀ ਰਖ ਦੇਣੀ ਮੈਂ ਨਠ ਜਾਣਾ ਮੈਂ ਕਹਿੰਦੀ ਸੀ ਮੈਨੂੰ ਡਰਾ ਕੇ ਰੱਖਦੀ auntie ਨੇ ਏ ਡਰਦੇ ਇਹ ਨਹੀਂ ਡਰਦੇ ਡੁਰਦੇ ਹੋਣੇ ਮੈਨੂ ਤੇ ਨਹੀਂ ਲਗਦਾ ਮੁੰਡਾ ਤੇ ਘੁੰਮਦਾ ਹੀ ਰਹਿੰਦਾ ਨੂੰਆ ਜਿਹਾ

ਮੈਂ ਤੇ ਏਨੀ ਵਾਰ ਵੇਖਿਆ ਏਥੇ ਘੁੰਮਦਾ ਨਿਆਣਿਆ ਨਾਲ

ਨਹੀਂ ਨਹੀਂ ਉਹ ਵੀ ਡਰਦਾ ਮਾਰਾ ਮੈਨੂੰ ਲਗਦਾ ਮੰਦਰ ਆਉਂਦਾ ਇਹੇ ਮੰਦਰ ਆਹੋ

ਮੰਦਰ ਚੋਂ ਮੈਂ ਕਿਹਾ ਪੱਕੀ duty ਹੈ ਆਉ ਆਣਾ ਹੀ ਪੈਣਾ ਚਾਹੇ ਧਕੇ ਨਾਲ ਹੀ ਆਓ

ਇਕ aunty ਨਹੀਂ ਆਉਂਦੀ uncle ਵੀ ਆਉਂਦਾ ਏਹੇ ਬਹੁ ਵੀ ਆਉਂਦੀ ਹੈ ਮਿੰਟੂ ਭਾਗੀ ਵੀ ਆਉਂਦਾ ਹੈ ਨਿਆਣੇ ਵੀ ਆਉਂਦੇ

ਸਭ ਆਉਂਦੇ ਹੋਰ ਉਹ ਨਹੀਂ ਆਉਂਦਾ ਇੱਕ aunty ਨਹੀਂ ਆਉਂਦੀ ਬਾਕੀ ਸਾਰੇ ਆਉਂਦੇ

ਉਹਨੂੰ ਮੰਦਰ ਤੋਂ allergy ਹੈ ਨਾ ਉਹਦੇ ਤੋਂ ਨਹੀਂ ਤੁਰ ਹੁੰਦਾ ਏ ਨਾ ਉਸ ਤੋਂ ਤੁਰ ਨਹੀਂ ਨਾ ਹੁੰਦਾ ਕਹਿੰਦੀ ਮੇਰੇ ਤੋਂ ਜਾ ਨਹੀਂ ਹੁੰਦਾ

ਹੂ ਸੌਂ ਗਈ ਪੀਡੀ ਨਾ ਨਾ ਜਾਗਿਆ ਕਰਦੀ ਖੇਡਿਆ ਕਰਦੀ ਆਲੇ ਦੁਆਲੇ ਵੇਖਿਆ ਕਰਦੀ ਹੈ

ਹੋਰ mummy ਨੇ ਆਪਣੀ ਸੈਰ ਲੰਬੀ ਓਹੀ ਕਰ ਲਈ ਇਹ ਕਿੱਥੇ aunty ਹੋਣੀ ਤੈ ਬਹੁਤ ਲੰਬੀ ਸੈਰ ਕਰਦੀ ਹੈ mummy ਤੇ ਕਿੱਥੇ ਤੁਰ mummy ਪਰ ਉਹ ਤੁਰ ਲੈਣਾ mummy ਨੇ ਨਾਲ ਏਦਾਂ ਹੀ ਇਹ ਤੇ ਬਹੁਤ ਲੰਬੀ ਸੈਰ ਕਰਦੀ ਹਾਂ ਸਾਨੂੰ ਵੀ ਐਹੋ ਜਿਹੇ ਬੰਦੇ ਆਵਾਜ਼ ਆਇਆ ਕਰਦੀ phone ਦੀ ਭਰੇ ਨੂੰ ਹੋਰ ਮਾੜਾ ਜਿਹਾ ਯਾ ਦੂਜਾ bench ਨੂੰ ਆਜਾ ਹੋਰ ਹੁਣ ਤੇ ਸਾਰੀ ਆਵਾਜ਼ਾਂ ਆਈਆਂ ਹੋਣ ਤੇ ਲਗੇ ਇਹ ਵੀ ਪੰਖਣ

ਹੋਵੇ ਬੁਰੀ

ਹੂ ਪੱਖੇ ਦੀ ਹਵਾ ਠੰਡੀ ਹੈ ਉਹਦਾ ਲਗਦਾ ਹੈ ਮੈਨੂੰ ਵਰਖਾ ਪੈ ਜਾਣੀ ਪੈ ਜਾਵੇ ਤੇ ਬਹੁਤ ਹੀ ਵਧੀਆ ਹੈ ਏ ਹੋਵੇ ਸਵੇਰ ਨੂੰ ਅਸੀਂ ਉਠੀਏ ਤੇ ਵਰਖਾ ਲਗੀ ਹੋਵੇ ਏ ਜ਼ੋਰਾਂ-ਸ਼ੋਰਾਂ ਨਾਲ ਲਗੀ ਦੀ ਹੋਵੇ

ਹੁ ਜਿਸ ਦਿਨ ਤੁਸੀਂ ਕੀਰਤਨ ਗਏ ਹੋਏ ਸੀ ਨਿੰਮੋ aunty ਕੋਲ

ਨਿੰਮੋ aunty ਦੇ ਮੈਂ ਕਹਿੰਦੇ ਗਾਏ ਦੇ ਹਾਂ ਨਿੰਮੋ ਹਾਂ ਦੇ ਮੈਂ ਗਾਏ ਦੇ ਓਥੇ ਓਥੇ ਉੱਠੋ ਉਸ ਦਿਨ ਰਾਤ ਨੂੰ ਓਥੇ ਵੀ ਲਗੀ ਸੀ ਪਰ ਸਵੇਰੇ ਸਾਰਾ ਹਟ ਗਈ ਸੀ ਵੇਖਣ ਨੂੰ ਏਦਾਂ ਨੀ ਮੈਂ ਕਿਹਾ ਮੈਨੂੰ ਬਾਹਰ ਲਗਦਾ ਬਰਖਾ ਲਗੀ ਮੈਨੂੰ ਟੀਨ ਦੀ ਅਵਾਜ ਆਈ ਜਾਵੇ

ਲਗ ਲਈਆਂ ਟੈਂਕੀ ਮੈਂ ਕਿਹਾ ਭਰ ਜਾਂਦੀ ਉਹ ਪਤਾ ਨਹੀਂ ਉਹਦੇ ਵਿੱਚੋਂ ਪਾਣੀ ਨਿਕਲ ਮੈਨੂੰ ਲਗੀ ਬਾਹਰ ਹੈ ਉਹ ਦੇਖਿਆ ਮੈਂ ਕਿਹਾ ਬਰਖਾ ਲਗੀ ਉਰੇ ਤਾਂ ਹੂ ਮੈਨੂੰ ਉਹ ਸੀ ਨਾ ਟਕ ਟਕ ਹੁੰਦੀ ਹੋਣੀ ਉਪਰ ਤਾਂ ਆਵਾਜ਼ ਆਉਂਦੀ ਹੋਣੀ ਹੂ ਨਿ ਹਾਏ ਹੋਰ ਹੋਰ ਠੀਕ ਹੈ ਨਿ ਕੁੜੀ ਜਿਹੀ ਹੋ ਗਈ ਹੈ ਨਾ

ਕੀ ਦੀ ਮਿੰਟੂ ਦੀ ਭੈਣ

ਹੈਗੀ ਹੈ ਹੈ ਨਾ ਔਰ ਨਹੀਂ ਦੇਖੀ ਫੇਰ ਮੈਂ ਇਹਦੀ ਭੈਣ ਨਹੀਂ ਦੇਖੀ

ਘਟ ਹੀ ਆਉਂਦੀ ਹੈ ਇਧਰ ਹਾਂ ਮੈਨੂੰ ਲਗਦਾ ਘਟ ਹੀ ਆਉਂਦੀ ਹੈ ਉਹ

ਉਹੀ ਇਨ੍ਹਾਂ time ਬੀਜੀ ਦੇ ਕੋਲ ਹੈਂ ਛੁੱਟੀਆਂ ਛੋਟੀਆਂ ਆਹ ਮਾੜਾ ਮੋਟਾ ਕਿੱਥੇ ਆਉਂਦੀ ਹੋਵੇ

ਹੂ

ਆਏ ਨਹੀਂ mummy

ਹੂ ਮੰਮੀ ਤੇ ਜ਼ੋਰਾਂ-ਸ਼ੋਰਾਂ ਨਾਲ ਲਗਿਆ ਸ਼ੇਰ ਕਰਨ

mummy ਕਹਿੰਦੇ ਮੈਂ ਹੀ ਕਰ ਲੈਨੀ ਹਾਂ ਇਨ੍ਹਾਂ ਨੇ ਨਹੀਂ ਕਰਨੀ ਦੋਹਾਂ ਜਣਿਆਂ ਨੇ ਕਹਿੰਦੀ ਨਹੀਂ ਤੇ ਮੈਂ ਹੀ ਕਰ ਲੈਂਦੀ ਇੰਨ ਦਾ ਔਖਾ ਹੈ ਅਛਾ ਕਰਿਆ ਕਰ ਨੀ ਆੜੀਆਂ ਸਵੇਰ ਨੂੰ ਵੀ ਦਸ ਉਠਾ ਹੀ ਸਾਡੇ ਪੰਜ ਸਾਡੇ ਚਾਰ ਜਦ ਉਹ ਜਾਗਣਗੇ ਆ ਜਾਇਆ ਕਰਨਾ ਬਾਹਰ ਨੂੰ ਕਲਾ ਬੰਦਾ ਹੀ ਘੁਮੀ ਜਾਵੇ ਨਹੀਂ ਆਉਂਦਾ ਏਨੀ ਸਵੇਰੇ-ਸਵੇਰੇ ਜਮੀ ਨਿਰੋਗਾ ਨਹੀਂ ਉਠਣੇ ਨੂੰ ਮੈਂ ਸੋਚ ਰਹੀ ਸੀ ਹੈ ਨਾ

ਸਵੇਰੇ ਸਵੇਰੇ ਤੇ ਜਮਾਂ ਹੀ ਨਹੀਂ ਉਠਦਾ ਫੀਰ ਤੇ ਏਹ ਹੁੰਦਾ ਹੈ ਬਿਸਤਰਾ ਬਿਸਤਰਾ ਹਾਏ ਉਹੀ ਤੇ ਹੈ ਉਹੀ ਤੇ ਪੰਗਾ ਹੈ ਫੇਰ ਹੋਰ ਆਦਤ ਬਣਾਉਣੀ ਅੜੀਏ ਛੇਤੀ ਉੱਠਣ ਦੀ ਉਹਦੀ ਤੇ ਰੂਹ ਨਹੀਂ ਕਰਦੀ ਉੱਠਣੇ ਨੂੰ ਹੋਣ ਤੇ ਬਣਾਉਗੇ ਤਾਂ ਇਹਦੇ school ਜਾਣ ਤਕ ਆਦਤ ਬਣਣੀ ਏਤੇ ਹੈ ਨਹੀਂ ਤੇ ਇੰਨੇ ਕਰਿਆ ਕਰਨਾ mummy bus ਆ ਗਈ mummy ਸੁਤੀ ਪਈ ਹੋਣੀ ਤੇਰੀ ਰੋਟੀ ਨਹੀਂ ਬਈ ਮੈਨੂੰ ਤੀਆਰ ਨਹੀਂ ਕੀਤਾ ਕਿਸੇ ਕੰਮ ਦੀ ਨਹੀਂ ਹੈ

ਹਾਂ ਜੀ ਹਟ ਦਾ ਨਹੀਂ ਤਾਂ ਸੁਣ ਨਾ ਮੈਂ ਕਿਹਾ ਏਦੀ ਆਵਾਜ਼ ਵਧਾਣੀ ਪੈਣੀ ਤਾਂ ਸੁਣਨਾ ਤੁਹਾਡੇ ਵਾਲੇ ਵਿਚ ਐਂਣ ਸੁਣਦੀ ਮੇਰੇ ਵਾਲੇ ਵਿਚ ਨਹੀਂ ਸੁਣਦੀ ਐਂਣ ਹੂ ਮੈਨੂੰ ਕਾਨੂੰ ਨਾਲ ਲੜਨਾ ਪੈਂਦਾ ਔਰ ਕੇਆ

ਮੈਂ ਕਿਉਂ ਮੈਂ ਉਦਣ ਦੇਖਿਆ ਕਰਦੀ ਸ਼ਵੇਤਾ ਨੂੰ

ਇਹ ਦਿਖਿਆ

ਅਜ ਉਹ ਨਿਕਲਿਆ ਨਹੀਂ ਸੈਰ ਕਰਨ ਦੋਨੇ ਜਾਣਿਆ ਸਸ ਬਹੂ ਅਜ ਅਸੀਂ ਨਿਕਲ ਆਈਆਂ ਨਾ ਤਾਂ ਨਹੀਂ ਉਹ ਨਿਕਲਿਆ ਹੈਗੀ ਆਂ

ਹੁ

ਹੋਰ

ਹੋਰ ਰੋਟੀ ਪਾਣੀ ਰੋਟੀ ਪਾਣੀ ਖਾਲਿਆ